ਅੱਛਾ ਹਾਂਜੀ ਹਾਂਜੀ ਹਾਂਜੀ ਭਾਜੀ ਉਹ ਵੀ ਬਣ ਜਾਂਦੀ ਏ ਪਰ ਉਹ ਵੀ ਮੈਨੂੰ ਇੰਨਾ ਪਤਾ ਨੀ ਵੀ ਉਹ ਕਿਵੇਂ ਮਤਲਬ ਬਣਦੀ ਕਿਵੇਂ ਏ ਤੁਹਾਨੂੰ ਪਤਾ ਹਾਂਜੀ ਹਾਂ ਜੋ ਵੀ ਮਤਲਬ ਇਹ ਜਿਹੜੇ ਤੁਸੀਂ ਮਸਾਲੇ ਆਪਾਂ ਕਹੇ ਏ add ਕਰਨ ਨੂੰ ਇਹੀ ਮਸਾਲੇ ਬੱਸ ਉਹਦੇ ਵਿੱਚ ਪਾ ਕੇ ਆਪਾਂ ਨੇ ਉਹਨੂੰ ਪੀਸਨਾ ਪਰ ਫ਼ਰਕ ਇਹ ਹੁੰਦਾ ਜੇ ਆਪਾਂ ਮਿਕਸੀ ਚ ਉਹਨੂੰ grand ਕਰਦੇ ਆਂ ਤਾਂ ਬਹੁਤ

ਪੂਰੇ ਤਰੀਕੇ ਨਾਲ grand ਹੋ ਜਾਂਦਾ ਤੇ ਜੇ ਆਪਾਂ ਇਹਦੇ ਵਿੱਚ ਕਰਦੇ ਆਂ ਸਿਲਵੱਟੇ ਤੇ ਤਾਂ ਉਹ ਥੋੜਾ ਦਰਦਰਾ ਜਾ ਰਿਹ ਜਾਂਦੀ ਏ ਫੇਰ ਉਹ proper ਕਈ ਵਾਰੀ ਨਹੀ ਤਿਆਰ ਹੁੰਦੀ. am ਪਰ ਮੈਨੇ ਸੁਣਿਆ ਭਾਜੀ ਸਿਲਵੱਟੇ ਦੀ ਚਟਣੀ ਦਾ ਸਵਾਦ ਹੀ ਭਾਜੀ ਅਲੱਗ ਏ ਹਾਂਜੀ ਹਾਂ ਭਾਜੀ ਮੈ ਸੁਣਿਆ ਕੀ ਕਈ ਲੋਕੀ ਸਵਾਦ ਸਵਾਦ ਚ ਆਪਣੀ ਉਂਗਲਾ ਖਾਗੇ. ਅੱਛਾ ਭਾਜੀ ਮੈਨੇ ਨਾ ਯਾਦ ਆਇਆ ਇੱਕ ਵਾਰ ਤੁਸੀਂ roasted ਆਪਣਾ ਜਿਵੇਂ ਕੀ ਕਹਿਨੇ ਆ ਉਸਨੂੰ ਜਿਹੜੀ ਚਾਂਪ ਹੁੰਦੀ ਏ ਭਾਜੀ ਆਪਣਾ ਮਲਾਈ ਚਾਂਪ ਤੰਦੂਰੀ ਚਾਂਪ ਜਿਹੜੀ ਹੁੰਦੀ ਏ ਜੀ ਉਹ ਮੈਨੇ ਸੁਣਿਆ ਤੁਸੀਂ ਬਣਾ ਲੈਨੇ ਓ ਹਾਂਜੀ ਹਾਂ ਉਹਦੇ ਵਿੱਚ ਬਲਕੀ ਉਹ ਤਾਂ ਬਹੁਤ ਆਸਾਨ ਏ ਜੀ ਬਨਾਣਾ ਅੱਛਾ ਅੱਛਾ ਉਹ chicken ਨਾਲੋਂ ਆਸਾਨ ਏ ਜੀ ਬਨਾਣੀ ਹਾਂਜੀ ਹਾਂ ਬਹੁਤ ਆਸਾਨ ਏ chicken ਨਾਲੋਂ chicken ਨੂੰ ਤਾਂ ਆਪਾਂ ਨੇ ਕਾਫੀ ਕੁੱਝ ਕਰਨਾ ਹੁੰਦਾ ਪਹਿਲਾਂ chicken ਲਿਆ ਕੇ ਉਸ ਨੂੰ ਧੋਣਾ ਹੁੰਦਾ ਫੇਰ marinate ਕਰਨਾ ਹੁੰਦਾ ਫੇਰ ਉਸ ਚ ਮਸਾਲੇ ਸਾਰੇ add ਵਗੈਰਾ ਕਰਕੇ

ਤੇ ਜਿਹੜੀ ਚਾਂਪ ਹੁੰਦੀ ਏ ਆਪਣੀ ਜਿਹੜੀ ਮਰਜੀ ਮਾਰਕੀਟ ਤੋਂ ਮਿਲ ਜਾਂਦੀ ਏ

ਹਾਂਜੀ ਹਾਂਜੀ ਹਾਂ ਚਾਂਪ

stick ਨਾਲ ਲੱਗੀ ਆਂਦੀ ਹੈ ਪੂਰੀ pack ਹੁੰਦੀ ਏ

ਤੇ ਜਿਹੜੀ ਉਹ

ਜੇ ਤੁਸੀਂ ਨਹੀਂ ਕੱਢੋਗੇ ਤਾਂ ਉਹ stick ਨਾਲ ਹੀ ਤੁਸੀਂ ਆਪਣਾ ਸੀਂਖ ਚ ਪਾ ਸਕਦੇ ਓ ਜਿਹਦੇ ਨਾਲ ਓ proper ਆਪਾਂ

ok ਇਹਦੇ ਚ ਭਾਜੀ ਆਪਾਂ ਜੇ ਚਾਂਪ ਦੇ ਵਿੱਚ marinate ਕਰਨਾ ਤਾਂ ਜੀ ਪੈਂਦਾ ਕੀ

ਨਾ ਜੀ ਨਾ marinate ਤਾਂ ਨੀ ਕਰਨਾ ਪੈਂਦਾ ਪਰ ਆਪਾਂ ਚਾਹੀਏ ਤਾਂ ਮੱਖਣ ਲਗਾ ਸਕਦੇ ਆ ਜਦ ਸੇਕ ਰਹੇ ਹੁੰਦੇ ਆ. ਇਹ ਭਾਜੀ ਜਿਵੇਂ ਚਾਂਪ ਦੇ ਵਿੱਚ ਮਸਾਲਾ ਜਾਂ ਨਮਕ ਜਾਂ ਜੋ ਵੀ ਏ ਉਹ already packet ਦੇ ਵਿੱਚ ਜਿਹੜਾ ਤੁਸੀਂ ਕਿਹ ਰਹੇ ਓ. ਉਹ ਸਾਰਾ ਕੁੱਝ ਵਿੱਚ ਲੱਗਿਆ ਹੁੰਦਾ ਜੀ ਆਪਾਂ ਨੇ ਬੱਸ ਲਿਆਕੇ ਤੇ ਸੀਂਖ ਦੇ ਵਿੱਚ ਪਾ ਕੇ

ਜੇ ਤੁਹਾਨੂੰ ਮਸਾਲਾ ਵਗੈਰਾ ਆਪਾਂ ਖੁੱਦ ਤਿਆਰ ਕ਼ਰ ਸਕਦੇ ਆਂ ਉਹੀ ਜਿਹੜੀ ਸੋਸ ਵਗੈਰਾ ਤਿਆਰ ਕਰਦੇ ਏ ਆਪਣਾ ਚਾਂਪ ਤੁਸੀਂ ਬਣਾ

ਕੋਈ ਵੀ ਸੋਸ ਉਹਦੇ ਵਿੱਚ add ਕ਼ਰ ਸਕਦੇ ਆ okay ਫ਼ਿਰ ਨਾ ਭਾਜੀ chicken ਨਾਲੋਂ ਤਾਂ ਬਹੁਤ ਜਿਆਦਾ ਆਸਾਨ ਏ ਇਹ ਚਾਂਪ ਪਰ ਭਾਜੀ chicken ਆਪਣੀ ਜਗ੍ਹਾ ਤੇ ਏ ਤੇ ਚਾਂਪ ਆਪਣੀ ਜਗ੍ਹਾ ਤੇ ਏ.

hm ਪਰ ਭਾਜੀ ਤੰਦੂਰ ਚ ਹੋਰ ਕੀ ਕੀ ਬਣ ਸਕਦਾ. ਤੰਦੂਰ ਚ ਭਾਜੀ ਆਪਾਂ ਹੋਰ ਵੀ ਕਈ ਜਿਵੇਂ ਹਰੀ ਸਬਜ਼ੀਆਂ ਤੁਸੀਂ ਖਾਣੀਆਂ boiled ਕਰਕੇ ਜਿਹੜੀ boiled ਹੁੰਦੀ ਏ ਜਿਵੇਂ ਮਸ਼ਰੂਮ ਹੋ ਗਈ.

ਸੇਕ ਸਕਦੇ ਏ ਤੇ ਉਹ ਤੇ ਇੱਕ ਤਰ੍ਹਾਂ ਦਾ boiled ਮਸ਼ਰੂਮ ਆਪਾਂ ਨਮਕ ਜੋ ਵੀ ਮਸਾਲਾ ਤੁਸੀਂ ਲਗਾ ਕੇ ਉਹ ਵੀ ਬਹੁਤ ਵਧੀਆ

ਅੱਛਾ ਮਸ਼ਰੂਮ ਵੀ ਤਿਆਰ ਹੋ ਜਾਂਦੀਆਂ ਜੀ. ਹਾਂਜੀ ਹਾਂ ਬਿਲਕੁਲ ਹੋ ਜਾਂਦੀ ਏ ਜੀ. ਕਿਆ ਬਾਤ ਏ ਭਾਜੀ ਮਸ਼ਰੂਮ ਤਾਂ ਫੇਰ ਨਾ ਨਜਾਰੇਦਾਰ ਭਾਜੀ. ਭਾਜੀ chicken ਦੇ ਨਾਲ ਨਾਲ ਆਪਾਂ ਮਸ਼ਰੂਮ ਦੋਨੋ ਇਕੱਠੇ ਤਿਆਰ ਕ਼ਰ ਸਕਦੇ ਆ ਜੀ ਇੱਧਰ chicken ਤੁਹਾਡਾ ਪੱਕ ਕੇ ਤਿਆਰ ਹੋ ਗਿਆ

ਉਹਨੂੰ ਵੀ ਤੁਸੀਂ ਸੀਂਖ ਚ ਪਾ ਕੇ ਆਪਣਾ ਪਕਾ ਕੇ chicken ਦੇ ਨਾਲ enjoy ਕਰ ਸਕਦੇ. okay

ਇੱਕ ਮੈਂ chicken ਭਾਜੀ ਤੁਹਾਨੂੰ ਹੋਰ ਖਵਾਵਾਗਾ ਜਿਹਨੂੰ ਕਹਿਣੇ ਏ chilly chicken ਭਾਜੀ ਅੱਛਾ ਭਾਜੀ ਇਹ ਕਿਵੇਂ

ਭਾਜੀ ਇਹ ਤੁਹਾਨੂੰ ਮੈਂ ਦੱਸਦਾ ਕਿਵੇਂ ਹੋਊਗਾ ਤਿਆਰ ਦੇਖੋ ਭਾਜੀ chicken ਤਾਂ ਤੁਹਾਨੂੰ ਪਤਾ ਜਿਹੜਾ ਮਰਜੀ ਲੈਲੋ boneless ਲੈਲੋ ਚਾਹੇ ਹੱਡੀ ਆਲਾ ਲੈਲੋ ਤੁਸੀਂ ਉਸ ਨੂੰ ਚੰਗੀ ਤਰਾਂ ਧੋਕੇ ਭਾਜੀ ਹਾਂਜੀ

ਨਮਕ ਪਾ ਕੇ ਮਸਾਲੇ ਪਾ ਕੇ ਦੋ ਅੰਡੇ ਪਾ ਕੇ ਭਾਜੀ marinate ਕਰਲੋ ਪਹਿਲਾਂ ਅੱਛਾ ਭਾਜੀ ਠੀਕ ਏ. ਤੇ ਭਾਜੀ ਉਸ ਤੋਂ ਬਾਅਦ ਨਾ ਜੀ ਇਸ ਨੂੰ ਰੱਖ ਦੋ ਭਾਜੀ ਵੀਹ ਪੱਚੀ ਮਿੰਟ ਠੀਕ ਏ ਭਾਜੀ. ਜਦ ਤੱਕ ਵੀਹ ਪੱਚੀ ਮਿੰਟ ਤੁਸੀਂ ਇਨੂੰ ਰੱਖ ਰਹੇ ਓ. ਹਾਂਜੀ

ਹਾਂਜੀ ਹਾਂਜੀ

ਠੀਕ ਏ ਭਾਜੀ ਉਹ ਲੰਬਾ ਲੰਬਾ ਮੈਂ ਤੁਹਾਨੂੰ ਦੱਸਦਾ ਕਿਵੇਂ ਜਿਹੜੇ Noodles ਨਹੀਂ ਬਣਾਦੇ Chinese ਭਾਜੀ ਬੰਦੇ ਜਿਹਨਾ ਤੋਂ Noodles ਆਪਾਂ ਖਾਨੇ ਆਂ.

ਹਾਂਜੀ ਹਾਂਜੀ ਭਾਜੀ ਉਹ ਬਰੀਕ ਬਰੀਕ ਲੰਬੀ ਲੰਬੀ ਉਹ

ਹਾਂ ਭਾਜੀ ਉਹ ਨਾਂ ਲੰਬੀ ਲੰਬੀ ਭਾਜੀ ਉੱਦਾਂ ਕੱਟਣੀ ਏ ਫੇਰ ਪਿਆਜ ਕੱਟਣੇ ਏ ਭਾਜੀ ਉਹ ਵੀ ਲੰਬੇ ਲੰਬੇ ਪਿਆਜ ਅੱਛਾ ਭਾਜੀ ਫੇਰ

ਠੀਕ ਏ ਜੀ ਤੇ ਹਲਕੀ ਹਲਕੀ ਉਹਨੂੰ ਭੁੰਨੀ ਜਾਓ ਭਾਜੀ ਉਸ ਤੋਂ ਬਾਅਦ ਜਦੋਂ ਉਹ ਭੁੰਨੀ ਗਈ ਤਾਂ ਭਾਜੀ ਤੁਸੀਂ ਉਹਦੇ ਚ ਨਮਕ

ਹਲਕੀ ਹਲਕੀ ਤੇਜ਼ ਨੀ ਕਰਨੀ ਭਾਜੀ ਕਿਊਂਕਿ ਆਪਾਂ ਨੇ marinate ਚ ਵੀ ਮਸਾਲੇ ਪਾਏ ਹੁੰਨੇ ਏ. ਹਾਂਜੀ ਹਾਂਜੀ. ਤਾਂ ਉਹਨੂੰ ਸਵਾਦ ਅਨੁਸਾਰ ਭਾਜੀ ਮਸਾਲੇ ਹਲਕੇ ਹਲਕੇ ਪਾ ਲਓ

ਅੱਛਾ ਜੀ marinate chicken ਨੂੰ ਉਹਦੇ ਵਿੱਚ ਨਹੀਂ ਪਾਣਾ ਉਸਨੂੰ fry ਕਰਨਾ ਹੈ. ਹਾਂ ਭਾਜੀ ਉਹਨੂੰ fry ਕਰਨਾ fry ਕਰਨਾ ਹੈ ਤਾਂ ਉਹਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ deep fry ਕਰਨਾ ਹੈ. ਅੱਛਾ ਭਾਜੀ ਠੀਕ ਏ ਜੀ. ਭਾਜੀ ਉਹ deep fry ਕਰਨਾ ਹੈ ਉਹ deep fry ਕਰਨ ਤੋਂ ਬਾਅਦ ਭਾਜੀ ਜਦੋਂ ਸਾਰਾ chicken fry ਹੋ ਗਿਆ

ਤੇ ਸ਼ਿਮਲਾ ਮਿਰਚ ਤੇ ਜਿਹੜਾ ਪਿਆਜ ਆਪਾਂ ਨੇ ਭੁੰਨੇ ਹੋਏ ਨੇ ਉਹ ਤੁਸੀਂ chicken ਉਹਦੇ ਵਿੱਚ add ਕਰਦੇਣਾ

ਹਾਂ ਉਹ ਪਾ chicken ਉਹਦੇ ਚ ਪਾਣ ਤੋਂ ਬਾਅਦ ਭਾਜੀ ਉਸ ਨੂੰ ਚੰਗੀ ਤਰ੍ਹਾਂ mix ਕ਼ਰ ਲਿਓ

mix ਕਰਨ ਤੋਂ ਬਾਅਦ ਭਾਜੀ ਤੁਸੀਂ ਉਹਦੇ ਵਿੱਚ ਸੇਕਾ

ਤੇ ਭਾਜੀ ਥੋੜੀ ਜੀ ਸੋਸ

ਕਿਹੜੀ ਸੋਸ ਭਾਜੀ ਭਾਜੀ ਜਿਹੜੀ ਕਿਸਾਨ ਦੀ ਸੋਸ ਆਂਦੀ ਏ ਉਹ ਵਾਲੀ ਸੋਸ ਭਾਜੀ ਠੀਕ ਏ ਭਾਜੀ

ਠੀਕ ਏ ਭਾਜੀ mix ਕਰਨ ਤੋਂ ਬਾਅਦ ਭਾਜੀ ਉਹਨੂੰ ਹਲਕੀ ਹਲਕੀ ਗੈਸ ਤੇ ਭਾਜੀ ਉਹਨੂੰ sim ਕਰਦੋ ਜਿਵੇਂ ਹੋਲੀ ਕਰਦੋ ਠੀਕ ਏ ਜੀ ਬਾਅਦ ਭਾਜੀ ਉਹਨੂੰ ਪੰਦਰਾ ਤੋਂ ਬੀਹ ਮਿੰਟ ਭਾਜੀ ਪਕੜ ਲੋ

ਪੱਕਣ ਤੋ ਬਾਅਦ ਭਾਜੀ ਫੇਰ ਉਹਨੂੰ check ਕਰਲੋ ਇੱਕ ਅੱਧਾ piece ਕੱਢ ਕੇ

ਠੀਕ ਏ ਭਾਜੀ ਫੇਰ ਉਹਨੂੰ ਕੱਢ ਕੇ ਤੁਸੀਂ

ਤੇ ਉਹ ਤੁਸੀਂ ਖਾਓ ਤੇ ਮੈਂ ਕਹਿਣਾ ਜੀ ਉਹ ਨਜਾਰੇਦਾਰ ਪੂਰੇ ਆ ਜਾਣੇ ਏ. ਬਾਕੀ ਆਪਾਂ ਭਾਜੀ Sunday ਮਿਲਦੇ ਆਂ ਠੀਕ ਏ ਜੀ

ਠੀਕ ਏ ਭਾਜੀ ਮਿਲਦੇ ਆਂ ਫੇਰ

ਭਾਜੀ ਠੀਕ ਏ ਭਾਜੀ ਆਪਾਂ ਮਿਲਦੇ ਆਂ Sunday ਜੀ by okay ਟਾਟਾ see you.

ਬੱਸ ਵਧੀਆ ਨੀਤਿਨ ਵੀਰੇ ਤੁਸੀਂ ਸਨਾਓ ਠੀਕ ਓ

ਬੱਸ ਵਧੀਆ ਵਧੀਆ ਵੀਰੇ ਤੁਸੀਂ ਸਨਾਓ ਤੁਹਾਡਾ ਘਰ ਪਰਿਵਾਰ ਕਿਵੇਂ

ਬੱਸ ਠੀਕ ਹਾਂ ਵੀਰੇ ਸਭ ਕੁੱਝ ਚੱਲੀ ਜਾਂਦਾ ਹਜੇ ਤਾਂ

ਹੋਰ ਕਿੱਥੇ ਰਹਿੰਦੇ ਹੋ ਤੁਸੀਂ ਅੱਜਕਲ ਫ਼ੇਰ ਪਟਿਆਲੇ ਹੀ ਹੁੰਦੇਹੋ ਕਿੱਥੇ ਹੁੰਦੇ ਹੋ ਬਾਹਰ ਹਾਂਜੀ ਪਟਿਆਲੇ ਹੁੰਦੇ ਹਾਂ ਠੀਕ ਹੈ ਠੀਕ ਹੈ ਪਟਿਆਲੇ ਮੈਂ ਸੁਣਿਆ ਪੰਜਾਬ ਦੀ government ਚ ਬਾਰੇ ਅਮ government ਹੈ ਨੀ ਇੰਨੀ strong

ਨਹੀਂ ਨਹੀਂ ਬਹੁਤ ਵਧੀਆ ਜੀ government ਤਾਂ ਹੁਣ ਜਿਹੜੀ new ਆਈ ਆ ਹੁਣ ਚਲੋ ਹੁਣ ਵੇਸੇ ਕਿਹੜੀ ਸਰਕਾਰ ਚੱਲਦੀ ਆ ਤੁਹਾਡੇ ਪੰਜਾਬ ਚ ਹਾਂਜੀ repeat

ਹੁਣ ਆਮ ਆਦਮੀ ਪਾਰਟੀ ਹੈ ਜੀ ਬਹੁਤ ਵਧੀਆ new government ਆਈ ਹੈ ਜੀ okay okay ਭਾਜੀ actually ਪਹਿਲਾਂ ਅਸੀਂ ਨਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਮੇਰੇ ਖਿਆਲ ਨਾਲ ਤਾਂ

ਹਾਂ

corruption ਬਹੁਤ ਜ਼ਿਆਦਾ ਸੀਗੀ ਅਮ ਆਪਣਾ ਕੈਪਟਣ ਅਮਰਿੰਦਰ ਸਿੰਘ ਦੇ time ਚ ਤੇ ਮੈਂ ਸੁਣਿਆ ਉਹਨਾ ਨੇ ਪਹਿਲਾਂ resign ਦੇਤਾ ਸੀ ਵਿੱਚ ਆਪਣੀ post ਤੋਂ CM ਦੀ post ਤੋਂ

ਚਰਨਜੀਤ ਸਿੰਘ ਚੰਨੀ ਨੂੰ ਉਹਨਾ ਨੇ ਲਗਾਇਆ ਸੀਗਾ ਅਹ election ਹੋਈਆਂ ਸੀ ਦੁਬਾਰਾ